ਅਹ ਠੀਕ ਆ ਠੀਕ ਆ ਹੁਣ ਤੇ ਫਰਕ ਆ ਅੱਗੇ ਨਾਲੋਂ ਭੈਣ ਜੀ ਟੈਨਸ਼ਨ ਨਾ ਲੇਆ ਕਰ ਹੋ ਜਾਣਾ ਠੀਕ

ਨਹੀਂ ਟੈਨਸ਼ਨ ਕਾਦੀ ਲੈਣੀ ਹੁਣ ਜੇਹੜਾ ਕਮ ਹੋਣਾ ਉਹ ਤੇ ਹੋਣਾ ਹੀ ਆ

ਆਹੋ ਤੂੰ ਫਿਕਰ ਨਾ ਕਰੇਆ ਕਰ ਓਦਾਂ ਈ ਰੱਬ ਅੱਗੇ ਦਵਾ ਕਰੇਆ ਕਰ ਕੇ ਰੱਬਾ ਮੇਰਾ ਸਹੀ ਸਲਾਮਤ ਪ੍ਰੇਸਨ ਹੋਵੇ ਫਿਕਰ ਵੀ ਹੁੰਦਾ ਹੀ ਆ ਤੈਨੂੰ ਪਤਾ ਫਿਕਰ ਤੇ ਚਲੋ ਹੈ ਮੈ ਮਨਦੀ ਦੀਦੀ ਜਿਦਣ ਮੇਰਾ ਹੋਇਆ ਸੀ ਨਾ ਪ੍ਰੇਸਨ ਮੈਨੂੰ ਤੇ ਏਨਾ ਡਾਰ ਲਗਦਾ ਸੀ ਕੋਈ ਕੇਹਨ ਦੀ ਗੱਲ ਈ ਨੀ

ਸਚਿ ਬੜਾ ਡਾਰ ਲਗਦਾ ਸੀ ਤੇ ਅੰਦਰ ਹੀ ਨਾ ਜਾਂਦੀ

ਚਲ ਕੋਈ ਨੀ ਮੇਰੇ ਤੋਂ ਵੱਧ ਕੇ ਤਾ ਕੋਈ ਸਮਜ ਨੀ ਸਕਦਾ ਮੈਨੂੰ ਪਤਾ ਨਾ ਘਰ ਦੀਆ ਕੀਨੀਆ ਮਜਬੂਰੀਆਂ ਹੁੰਦੀਆਂ ਰੱਬ ਟੈਮ ਪਾਸ ਕਰੀ ਜਾਨ ਡੇਆ ਆਹ ਕੋਈ ਨੀ ਆਪੇ ਰੱਬ ਮਜਬੂਰੀਆਂ ਦਾ ਹਾਲ ਕਰੂਗਾ ਕੋਈ ਗੱਲ ਨੀ ਜੇ ਉਹ ਪਾਉਂਦਾ ਤੇ ਕੱਟ ਦਾ ਵੀ ਉਹੀ ਆ

ਰੱਬ ਹਰ ਇਕ ਦਾ ਫਿਕਰ ਕਰਦਾ ਸਾਨੂੰ ਤਾ ਆਪੋ ਆਪਣਾ ਵਾ ਓਹਨੂੰ ਪਰਮੇਸ਼ਰ ਨੂੰ ਸਾਰਿਆਂ ਦਾ ਈ ਆ ਹਾਂਜੀ ਬਾਕੀ ਉਹਤੇ ਪਰੋਸਾ ਰੱਖਣਾ ਚਾਹੀਦਾ ਉਹਨੂੰ ਸਾਰਿਆਂ ਦਾ ਫਿਕਰ ਏ

ਹਮ ਹੋਰ

ਹੋਰ ਤੂੰ ਸਨਾ ਆਪਣੀ ਹਮ ਭੈਣੇ ਮੈ ਵੀ ਠੀਕ ਆ ਮੈ ਤੇ ਅੱਗੇ ਕੇਹਨ ਡਈ ਮੇਹਾ ਮਜਬੂਰੀ ਨੂੰ ਲਾਉਣ ਡੀ ਝੋਨਾ ਲੱਗਦਾ ਮੇਰੇ ਕੋ ਵੀ ਨੀ ਸਪਨਾ ਹੈ ਨੀ ਭੈਣਾਂ ਮੇਰੇ ਤੇ ਇਕ ਦਿਨ ਨਾ ਜਾਂਦੀ ਰਹੀ ਕੀਤੇ

ਕਿਤੇ ਅੱਜ ਲੱਤ ਚ ਏਨੀ ਪੀੜ ਹੋਈ ਮਾਹਾ ਹੀ ਮੈ ਲਵਾਇਆ ਖਲੋ ਖਲੋ ਕੇ ਨਹੀਂ ਤੇ ਤੈਨੂੰ ਪਤਾ

ਹਮ ਖਲੋ ਖਲੋ ਕੇ ਖਲੋ ਖਲੋ ਕੇ ਲਾਇਆ ਬੜੀ ਲੱਤ ਚ ਪੀੜ ਫੇਰ ਆਣ ਕੇ ਗੋਲੀ ਖਾ ਕੇ ਤੇ ਲੰਮੇ ਪੈ ਗਈ

ਓਧਰ ਸਕੂਟਰੀ ਜੀ ਖਰਾਬ ਹੋਈ ਉਹ ਏਹੇ ਸੱਤ ਸੋ ਲੱਗਣਾ ਤੇ ਮੈਂ ਓਹਨੂੰ ਗੁੱਸੇ ਹੁੰਦੀ ਮੇਹਾ ਉਥੇ ਕਾਦੇ ਲਈ ਛੱਡ ਆਇਆ ਉਧਰੋਂ ਕਿਸਤ ਆਗੀ ਕਿਸਤ ਦੀ ਟੈਨਸ਼ਨ ਲੱਗੀ ਤੂੰ ਸਕੂਟਰੀ ਛੱਡ ਆਇਆ

ਆਹੋ ਕਿਸਤ ਪੇਹਲੀ ਨੂੰ ਆ ਮੇਖਾ ਹੁਣ ਲਗੀ ਰਹਿਣ ਦੇ ਓਹਨੂੰ ਉਥੇ ਹੀ ਮੈ ਕਿ ਕਰਾ ਦਸ ਕਿੱਧਰ ਕਿੱਧਰ ਹੋਵਾ ਦਵਾਈਆਂ ਤੇ ਲਾਵਾਂ ਕੇ ਕਿੱਥੇ ਕਿ ਖਰਚਾ ਕਰਾ ਘਰਦਾ ਕਿ ਕਰਾ ਤੇ ਕਿ ਨਾ ਤਾਨੂੰ ਪਤਾ ਮੇਰਾ ਕੇਹੜਾ ਕੋਈ ਆਸਰਾ ਕੋਈ ਗੱਲ ਨੀ ਭੈਣ ਜੀ ਤੈਨੂੰ ਕਿਸੇ ਦਾ ਨੀ ਆਸਰਾ ਰੱਬ ਦਾ ਤਾ ਆਸਰਾ ਹੈ ਕ ਨਹੀਂ ਓਹਦਾ ਤੇ ਹੈ ਹੀ ਪਰਮੇਸਰ ਦਾ ਤੇ ਹੈ ਹੀ ਆ ਜਿਦੇ ਨਾਲ ਰੱਬ ਓਹਦੇ ਨਾਲ ਸਬ ਕੁਜ

ਦਿਲ ਤੇ ਲੇਆਇਦੀ ਕੋਈ ਗੱਲ ਨੀ ਏਨੀਆਂ ਮਜਬੂਰੀਆਂ ਆਇਆ ਨਿਕਲੀਆਂ ਈ ਆ ਆਹ ਕਿਸੇ ਵੇਲੇ ਫੇਰ ਆ ਹੀ ਜਾਂਦੀ ਆ ਧੀਏ ਧੀਆਂ ਪੁੱਤ ਕਾਦੇ ਲਈ ਹੁੰਦੇ ਆ ਵੇਖਣ ਤੇ ਫੇਰ ਕਿ ਕਰਨਾ ਏਹੋ ਜੇਆ ਨੂੰ ਆਹ ਸੋਚ ਦੀ ਗੱਲ ਆ ਭੈਣ ਜੀ ਆਪੋ ਆਪਣਾ ਦਮਾਗ ਤੇ ਸੋਚ ਤੇ ਆਪਣੀ ਵਰਤਣੀ ਪੈਂਦੀ ਆਹ ਤੁਹਾਡੇ ਸਾਮਣੇ ਹਜੇ ਤੇ ਮੈ ਦੋ ਬਾਰੀ ਲਾਏ ਆ ਹੁਣ ਮੈਂ ਵੀ ਤੇ ਓਦਾਂ ਹੀ ਚੱਲਣਾ ਇਹ ਤੇ ਫੇਰ ਹੈ ਹਜੇ ਤੇ ਹੱਥ ਨੂੰ ਹੱਥ ਯਾ ਆਹ ਹਜੇ ਤੇ ਕੱਲ ਦੀਆ ਗੱਲਾਂ ਹਜੇ ਕੇਹੜਾ ਚਿਰ ਹੋਗਿਆ

ਹਾਂਜੀ ਹਾਂਜੀ ਆਹ ਤਾਡੇ ਸਾਮਣੇ ਮੈਂ ਬਰਬਾਦ ਕਰ ਕੇ ਬੇਹ ਗਈ ਆ ਮੈਨੂੰ ਵੀ ਪਤਾ ਹੁੰਦਾ

ਲਾਗੇ ਲੱਗ ਗਏ ਆਪੇ ਪਤਾ ਹੁੰਦਾ

ਹਣਾ ਤੇ ਬੜਾ ਸਾਰੇ ਐਨ ਰਹਿੰਦੇ ਨੇ ਖੁਲ ਮਿਲ ਕੇ ਬੜੇ ਪਿਆਰ ਦੇ ਨਾਲ ਜਿੰਦਾ ਅਹੀ ਓਹਨਾ ਲਈ ਸਾਰਾ ਕੁੱਜ ਵਾ

ਸਾਡੇ ਵਰਗੇਆ ਵਾਸਤੇ ਜਦੋ ਪੈਂਦੀ ਆ ਨਾ ਫੇਰ ਕੋਈ ਪੁੱਛਦਾ ਤੱਕ ਨੀ ਭੈਣਾ ਆਹ ਪੁਛਲਾ ਜਿੰਦੀ ਨੂੰ ਨਾਲ ਈ ਇਹ ਝੋਨਾ ਲਾਉਂਦੀ ਆ ਤੇ ਖਰਚਾ ਵੀ ਸਾਰਾ ਚੁਕੀਆਂ ਸੀਗਾ ਏਨੇ ਜਿਆਂ ਦੀ ਤੈਨੂੰ ਪਤਾ ਸਬਜ਼ੀ ਨੀ ਮਾਣ ਖਰਚਾ ਵੀ ਸਾਰਾ ਚੁਕਿਆ ਪੈਸੇ ਵੀ ਉਤੇ ਲਾਈਏ

ਤੇ ਜਿੱਦਣ ਪਹਿਲਾ ਵੰਡੇ ਇਹਨਾਂ ਨਹੀਂ ਆਖਿਆ ਵੀ ਆ ਤੇ ਦੋ ਸੋ ਰਪਈਆਂ ਤੇ ਸਬਜ਼ੀ ਸੁਬਜੀ ਲੈਲੀ ਤੇ ਕੀਨੇ ਪੂਛਲਾ ਜਿੰਦੀ ਨੂੰ ਸਾਮਣੇ ਆ ਗੱਲ ਕਰਨ ਦੀ ਪੁਛਲਾ ਪਾਵੇ

ਹਜੇ ਏਨੇ ਪੈਸੇ ਮੈ ਖਵੋਨ ਡੀ ਆ ਲੰਗਰ ਵੀ ਖਵਾਲਨ ਡਈ

ਕਿੰਨਾ ਤੇਰੇ ਸਾਮਣੇ ਦਿੰਦੀ ਖਰਚਾ ਬੜਾ ਖਰਚਾ ਤੇ ਤੇਰਾ ਕਾਮ ਨੀ ਭੈਣੇ ਏਨਾ ਖਰਚਾ ਚੁੱਕਣ ਦਾ

ਕਹਿੰਦਾ ਸ਼ੈਰੀ ਦਾ ਸੋਹਰਾ ਕਹਿੰਦਾ ਭੈਣ ਜੀ ਤਾਡਾ ਈ ਕਮ ਯਾ ਏਨਾ ਖਰਚਾ ਕਰਨ ਦਾ ਤੇ ਸਾਨੂੰ ਮੁੜ ਕੇ ਅੜੀਏ ਚਿੱਤਰ ਨਾਲ ਵੀ ਨੀ ਫੇਰ ਜਾਨ ਦੇ ਏਹ ਤੇ ਗੱਲ ਹੈ ਇਹੋ ਕਮਾ ਤੋਂ ਦੁੱਖ ਲੱਗਦਾ ਵਾ ਜੇ ਸਾਡੇ ਲਾਗੇ ਮਾੜਾ ਮੋਟਾ ਲੱਗਦਾ ਚੱਲ ਕੋਈ ਨੀ ਵੋਹਤੇ ਨੀ ਤਾ ਥੋੜੇ ਹੀ ਸਹੀ ਏਹ ਤੇ ਹੈ ਕਿਤੇ ਵੀ ਨੀ ਪੁੱਛਦਾ ਰੇਹਾ ਜਿਦਣ ਵਿਜੈ ਹੁਨੀ ਸਾਡੇ ਘਰ ਗਏ ਓਦਣ ਵਿੱਚ ਜਾ ਕੇ ਬੇਹ ਗਿਆ ਹੀ ਤੇ ਮੁੜ ਕੇ ਨੀ ਕੀਤੇ ਆਣ ਕੇ ਪੁੱਛਿਆ ਜਾ ਠੀਕ ਜਾ ਨਹੀਂ ਜੇ ਆਪਣਾ ਪੁੱਤ ਹੀ ਨੀ ਚੰਗਾ ਤੇ ਕਿਸੇ ਨੂੰ ਕਿ ਭੈਣ ਜੀ ਕਹਿਣਾ

ਏਹ ਗੱਲ ਹੈ ਮੈਂ ਤਾ ਆਪ ਇਹੋ ਕੇਹਨੀ ਵੀ ਜਦੋ ਆਪਣੇ ਨੀ ਚੰਗੇ ਤੇ ਅਸੀਂ ਬਾਹਰ ਦੂਜੇ ਨੂੰ ਕਿ ਕੇਹ ਲੈਣਾ ਕਿ ਕਹੀਏ ਮੂਰਖ ਯਾ ਹੋਰ ਨੀ ਦਿਲ ਚ ਨੀ ਉਤਰਾ ਕੱਖ ਵੀ ਆਹ ਹੁਣ ਹਸਾਬ ਲਾਲਾ

ਸੂਚ ਕਿਦਾਂ ਹੋਇਆ ਵੀ ਓਹਨੇ ਪਾਇਆ ਸੀ ਨਾ ਸੂਚ ਵਿੱਕੀ ਨੇ ਉਹ ਜੇਹੜੀ ਇਨਵੇਟਰ ਦੀ ਤਾਰ ਦਾ ਵਾ ਨਾ ਮੇਨ ਸੂਚ ਉਹ ਸੂਚ ਚੁੱਕਦੀ ਆ ਤੇ ਸਾਰੀ ਬਤੀ ਬੰਦ ਹੋ ਜਾਂਦੀ ਏ

ਤੇ ਕਿਤੇ ਪੱਖਾਂ ਕੰਜਰੀ ਬੰਦ ਕਰਦੀ ਤੇ ਨਾਲ ਹੀ ਸੂਚ ਉਹ ਮੇਨ ਸੂਚ ਚੁੱਕਗੀ ਤੇ ਨਾਲ ਹੀ ਸਾਡਾ ਵੀ ਪੱਖਾਂ ਬੰਦ ਹੋ ਜਾਂਦਾ ਤੜਫਣ ਡੇਆ ਵਚਾਰਾ ਹੁਣ ਅੱਜ ਕਹਿੰਦਾ ਮੈ ਸੰਜੀਵ ਨੂੰ ਕਹੂਗਾ ਮੇਖਾ ਪਿਆਰ ਨਾਲ ਕਹੀ

ਅਹ ਅੱਜ ਵੀ ਏਦਾਂ ਹੀ ਕਿਤਾ ਅੱਜ ਵੀ ਮੈਂ ਘਰੋਂ ਆਈ ਤੇ ਏਨੀ ਗਰਮੀ ਤੇ ਉਹ ਵਚਾਰਾ ਗਤਾ ਲੈ ਕੇ ਤੇ ਚਲ ਮਾਰਣ ਡੇਆ ਤੇ ਮੇਹਾ ਬਤੀ ਤੇ ਆਉਣ ਡਈ ਆ ਤੇ ਫੇਰ ਉੱਠ ਕੇ ਗਿਆ ਤੇ ਫੇਰ ਸੂਚ ਛੱਡ ਕੇ ਆਇਆ ਕੁੜੇ ਇਹਨਾਂ ਦੇ ਅੰਦਰ ਠੀਕ ਆ ਚਲੋ ਠੀਕ ਜੇ ਚੰਗਾ

ਸਤਿ ਸ੍ਰੀ ਅਕਾਲ ਮੇਰਾ ਨਾਮ ਹਰਪ੍ਰੀਤ ਕੌਰ ਹੈ ਅਤੇ ਮੈਂ ਬਠਿੰਡਾ ਸ਼ਹਿਰ ਦੀ ਰਹਿਣ ਵਾਲੀ ਹਾਂ, ਮੇਰਾ ਅੱਜ ਦਾ ਬੋਲਣ ਦਾ ਵਿਸ਼ਾ ਬੇਰੁਜ਼ਗਾਰੀ ਹੈ ਬੇਰੁਜ਼ਗਾਰੀ ਦੁਨੀਆਂ ਭਰ ਦੇ ਦੇਸਾਂ ਵਿੱਚ ਦਿਨ ਪ੍ਰਤੀ ਦਿਨ ਵੱਧ ਰਹੀ ਹੈ। ਪਰ ਭਾਰਤ ਵਿਚ ਇਸ ਦੇ ਵਧਣ ਦੀ ਰਫ਼ਤਾਰ ਸਾਡੇ ਦੇਸ਼ਾਂ ਨਾਲੋਂ ਵਧੇਰੇ ਤੇਜ਼ ਹੈ ਇਸ ਦਾ ਜੋ ਭਿਆਨਕ ਰੂਪ ਵਰਤਮਾਨ ਸਮੇਂ ਵਿਚ ਦਿਖਾਈ ਦੇ ਰਿਹਾ ਹੈ, ਇਹੋ ਜਿਹਾ ਪਹਿਲਾਂ ਕਦੇ ਵੀ ਵੇਖਣ ਵਿਚ ਨਹੀਂ ਸੀ ਆਇਆ ਅਰਥ-ਵਿਗਿਆਨੀਆਂ ਅਨੁਸਾਰ ਭਾਰਤ ਦੀ ਬੇਰੁਜ਼ਗਾਰੀ ਦਾ ਸਰੂਪ ਦੁਨੀਆਂ ਦੇ ਵਿਕਸਿਤ ਦੇਸ਼ਾਂ ਦੇ ਮੁਕਾਬਲੇ ਕਾਫ਼ੀ ਭਿੰਨ ਹੈ। ਵਿਕਸਿਤ ਉਦਯੋਗਿਕ ਦੇਸ਼ਾਂ ਵਿਚ ਚੱਕਰੀ ਬੇਰੁਜ਼ਗਾਰੀ ਹੈ, ਜਦ ਕਿ ਭਾਰਤ ਵਿਚ ਇਸਦਾ ਸਰੂਪ ਚਿਰਕਾਲੀਨ ਹੈ ਭਾਰਤ ਵਿਚ ਇਸ ਦੇ ਕਈ ਰੂਪ ਹਨ, ਜਿਵੇਂ ਮੌਸਮੀ ਬੇਰੁਜ਼ਗਾਰੀ, ਛਿਪੀ ਹੋਈ ਬੇਰੁਜ਼ਗਾਰੀ ਤੇ ਅਲਪ ਬੇਰੁਜ਼ਗਾਰੀ ਬੇਰੁਜ਼ਗਾਰੀ ਦੇ ਇਹ ਤਿੰਨੇ ਰੂਪ ਭਾਰਤ ਦੇ ਪਿੰਡਾਂ ਦੀ ਕਿਸਾਨੀ ਵਿਚ ਮਿਲਦੇ ਹਨ, ਇਸ ਤੋਂ ਇਲਾਵਾ ਸ਼ਹਿਰੀ ਬੇਰੁਜ਼ਗਾਰੀ ਵਿਚ ਉਦਯੋਗਿਕ ਬੇਰੁਜ਼ਗਾਰੀ ਤੇ ਪੜ੍ਹੇ-ਲਿਖੇ ਲੋਕਾਂ ਦੀ ਬੇਰੁਜ਼ਗਾਰੀ ਸ਼ਾਮਿਲ ਹੁੰਦੀ ਹੈ। ਬੇਰੁਜ਼ਗਾਰੀ ਦੀ ਗਿਣਤੀ, ਪਹਿਲੀ ਪੰਜ ਸਾਲਾ ਯੋਜਨਾ ਅਰਥਾਤ ਉੱਨੀ ਸੌ ਛਪੰਜਾ ਈਸਵੀ ਦੇ ਅੰਤ ਵਿਚ ਤਹੇਤਰ ਲੱਖ ਆਦਮੀ ਬੇਕਾਰ ਸਨ। ਪਰ ਉੱਨੀ ਸੌ ਅਠਾਨਵੇਂ ਦੇ ਰੁਜ਼ਗਾਰ ਦਫ਼ਤਰਾਂ ਦੇ record ਵਿਚ ਚਾਰ ਕਰੋੜ ਬੇਰੁਜ਼ਗਾਰਾਂ ਦੇ ਨਾਂ register ਸਨ ਸਤੰਬਰ ਦੋ ਹਜ਼ਾਰ ਦੋ ਵਿਚ ਇਹ ਗਿਣਤੀ ਤਿੰਨ ਕਰੋੜ ਪੰਤਾਲੀ ਲੱਖ ਰਹਿ ਗਈ ਪਰ ਇਸਦਾ ਮਤਲਬ ਇਹ ਨਹੀਂ ਕਿ ਸਾਡੇ ਦੇਸ ਵਿੱਚ ਬੇਰੁਜ਼ਗਾਰੀ ਘੱਟ ਗਈ ਹੈ, ਬਹੁਤੇ ਬੇਰੁਜ਼ਗਾਰ ਸਰਕਾਰੀ ਦਫ਼ਤਰਾਂ ਤੋਂ ਨਿਰਾਸ਼ ਹੋ ਚੁੱਕੇ ਹਨ ਤੇ ਬਹੁਤੇ ਅਜਿਹੇ ਹਨ, ਜਿਨ੍ਹਾਂ ਨੂੰ ਰੁਜ਼ਗਾਰ ਦਫ਼ਤਰਾਂ ਦਾ ਰਾਹ ਵੀ ਨਹੀਂ ਪਤਾ ਪਿੱਛੇ ਜਿਹੇ ਕਾਰਗਿਲ ਦੀ ਲੜਾਈ ਸਮੇਂ ਵੱਖ-ਵੱਖ ਸੂਬਿਆਂ ਵਿਚ

ਸਿਖਲਾਈ ਪ੍ਰਾਪਤ ਬੇਰੁਜ਼ਗਾਰਾਂ ਦੀ ਗਿਣਤੀ ਦਿਨੋਂ-ਦਿਨ ਵਧ ਰਹੀ ਹੈ ਭਾਰਤ ਵਿੱਚ ਰੁਜ਼ਗਾਰ ਦੀ ਭਾਲ ਵਿਚ ਧੜਾ-ਧੜ ਵਿਦੇਸ਼ਾਂ ਵਲ ਭੱਜ ਰਹੇ ਨੌਜਵਾਨਾਂ ਨੂੰ ਵੀ ਬੇਰੁਜ਼ਗਾਰਾਂ ਵਿਚ ਹੀ ਸ਼ਾਮਿਲ ਕਰਨਾ ਚਾਹੀਦਾ ਹੈ ਉੱਨੀ ਸੌ ਪੰਜ ਦੀ ਇਸ report ਅਨੁਸਾਰ ਭਾਰਤ ਵਿਚ ਅਠਾਰਾਂ ਤੋਂ ਪੈਂਤੀ ਸਾਲ ਦੇ ਕੰਮ ਕਰਨ ਯੋਗ ਬੇਰੁਜ਼ਗਾਰਾਂ ਦੀ ਗਿਣਤੀ ਪੈਂਤੀ ਕਰੋੜ ਹੈ, ਬੀਤੇ ਸਮੇਂ ਵਿੱਚ ਯੂਪੀ ਵਿੱਚ ਇੱਕ ਸੌ ਪੈਂਹਠ ਚਪੜਾਸੀ ਭਰਤੀ

ਬੇਰੁਜ਼ਗਾਰੀ ਦੇ ਵਿਕਰਾਲ ਰੂਪ ਦੇ ਦਰਸਨ ਕੀਤੇ ਜਾ ਸਕਦੇ ਹਨ ਕਾਰਨ ਭਾਰਤ ਵਿੱਚ ਬੇਰੁਜ਼ਗਾਰੀ ਵਿੱਚ ਵਾਧੇ ਦਾ ਮੁੱਖ ਕਾਰਨ ਆਬਾਦੀ ਵਿੱਚ ਵਿਸਫੋਟਕ ਵਾਧਾ ਹੈ। ਉੱਨੀ ਸੌ ਇਕਵੰਜਾ ਵਿਚ ਭਾਰਤ ਦੀ ਅਬਾਦੀ ਕੇਵਲ ਛੱਤੀ ਕਰੋੜ ਸੀ ਪਰੰਤੂ ਇਹ ਦੋ point ਪੰਜ ਪ੍ਰਤੀਸ਼ਤ ਸਾਲਾਨਾ ਦਰ ਨਾਲ ਵਧਦੀ ਅੱਜ ਇੱਕ ਸੌ ਚਾਰ ਕਰੋੜ ਤੋਂ ਉੱਪਰ ਹੋ ਚੁੱਕੀ ਹੈ ਅਬਾਦੀ ਦੇ ਇਸ ਤੇਜ਼ ਵਾਧੇ ਨੇ ਯੋਜਨਾਵਾਂ ਵਿਚ ਬੇਰੁਜ਼ਗਾਰੀ ਨੂੰ ਦੂਰ ਕਰਨ ਲਈ ਮਿੱਥੇ ਟੀਚੇ ਪੂਰੇ ਨਹੀਂ ਹੋਣ ਦਿੱਤੇ, ਇਸ ਦੇ ਨਾਲ ਹੀ ਸਾਡੇ ਦੇਸ਼ ਵਿਚ ਆਰਥਿਕ ਵਿਕਾਸ ਦੀ ਮੱਧਮ ਰਫ਼ਤਾਰ ਪਲਾਨਾਂ ਦੀ ਅਸਫਲਤਾ, ਖੇਤੀਬਾੜੀ ਦੇ ਵਿਕਾਸ ਵਲ ਲੋੜੀਂਦਾ ਧਿਆਨ ਨਾ ਦਿੱਤਾ ਜਾਣਾ, ਲਘੂ ਤੇ ਕੁਟੀਰ ਉਦਯੋਗਾਂ ਪ੍ਰਤੀ ਅਣਗਹਿਲੀ, ਉਦਯੋਗਿਕ ਵਿਕਾਸ ਦੀ ਨੀਵੀ ਦਰ, ਪੂੰਜੀ ਤੇ ਨਿਵੇਸ਼ ਦੀ ਘਾਟ, ਕੁਦਰਤੀ ਸਾਧਨਾਂ ਦੀ ਅਧੂਰੀ ਵਰਤੋਂ, ਦੋਸ਼ਪੂਰਨ ਸਿੱਖਿਆ ਪ੍ਰਣਾਲੀ ਸੈ-ਰੁਜ਼ਗਾਰ ਲਈ ਸਾਧਨਾਂ ਦੀ ਕਮੀ, ਜਾਤੀ ਪ੍ਰਥਾ, ਸਾਂਝੇ ਪਰਿਵਾਰ, ਗ਼ਰੀਬੀ, ਮੱਧ ਸ਼੍ਰੇਣੀ ਵਿਚ ਵਾਧਾ, ਕਾਮਿਆਂ ਤੇ ਕਿੱਤਾਕਾਰਾਂ ਵਿਚ ਗਤੀਸ਼ੀਲਤਾ ਦੀ ਘਾਟ ਬਾਲਣ ਤੇ ਸ਼ਕਤੀ ਦੀ ਘਾਟ, ਛਾਂਟੀ ਤੇ ਸਥਾਪਿਤ ਸ਼ਕਤੀ ਦੀ ਪੂਰੀ ਵਰਤੋਂ ਨਾ ਕਰਨਾ ਸਰਕਾਰੀ ਅਦਾਰਿਆਂ ਦਾ ਅੰਨੇਵਾਹ ਨਿੱਜੀਕਰਨ, ਰਾਜਨੀਤਿਕ ਭ੍ਰਿਸ਼ਟਾਚਾਰ, ਉਦਯੋਗਿਕ

ਵੀਹ ਸਾਲ ਪਹਿਲਾਂ ਜਿੱਥੇ ਰੁਜ਼ਗਾਰਾਂ ਵਿੱਚ ਵਾਧਾਂ ਦੋ point ਦੋ ਦੋ ਪ੍ਰਤੀਸ਼ਤ ਸਲਾਨਾ ਸੀ ਹੁਣ ਘੱਟ ਕੇ ਇੱਕ point ਇੱਕ ਪ੍ਰਤੀਸ਼ਤ ਸਲਾਨਾ ਰਹਿ ਗਿਆ ਹੈ। ਅਰਥਾਤ ਵਰਤਮਾਨ ਸਰਕਾਰ ਦੁਆਰਾ ਭਾਰਤ ਵਿੱਚ ਆਰਥਿਕ ਵਿਕਾਸ ਹੋਣ ਦੀਆਂ ਟੋਹਰਾਂ ਮਾਰਨ ਦੇ ਬਾਵਜੂਦ ਰੁਜ਼ਗਾਰ ਦੇ ਮੌਕੇ ਅੱਧੇ ਰਹਿ ਗਏ ਹਨ।

ਜਿਸ ਉੱਪਰ ਛੱਠ ਪ੍ਰਤੀਸ਼ਤ ਲੋਕ ਨਿਰਭਰ ਹਨ ਵੱਡੇ ਸੰਕਟ ਵਿੱਚ ਗੁਜ਼ਰ ਰਹੀ ਹੈ ਤੇ ਲੋਕ ਖੇਤੀ ਦਾ ਧੰਦਾ ਛੱਡਣ ਨੂੰ ਤਰਜੀਹ ਦੇ ਰਹੇ ਹਨ। ਆਪਣੇ ਦੇਸ ਦੇ ਨਾਗਰਿਕਾਂ ਨੂੰ ਰੁਜ਼ਗਾਰ ਪੈਦਾ ਪ੍ਰਦਾਨ ਕਰਨ ਹਰ ਸਰਕਾਰ ਦਾ ਨੈਤਿਕ ਫ਼ਰਜ਼ ਹੈ, ਇਸ ਲਈ ਦਿੜ੍ਹ ਇਰਾਦੇ ਤੇ ਠੋਸ ਕਾਰਵਾਈ ਦੀ ਜ਼ਰੂਰਤ ਹੈ। ਬੇਰੁਜ਼ਗਾਰੀ ਨੂੰ ਦੂਰ ਕਰਨ ਲਈ ਅਸੀਂ ਕੁੱਝ ਸੁਝਾ ਦਿੰਦੇ ਹਾਂ ਸਰਕਾਰ ਵਲੋਂ ਬੇਰੁਜ਼ਗਾਰੀ ਨੂੰ ਦੂਰ ਕਰਨ ਲਈ ਸ਼ੁਰੂ ਕੀਤੀਆਂ, ਭਿੰਨ-ਭਿੰਨ ਯੋਜਨਾਵਾਂ ਬਿਨਾਂ ਕਿਸੇ ਸਾਰਥਕ ਆਰਥਿਕ ਨੀਤੀ ਦੇ ਠੁੱਸ ਹੋ ਕੇ ਰਹਿ ਗਈਆਂ ਹਨ ਤੇ ਰਹਿੰਦੀ ਕਸਰ ਕਾਗਜ਼ੀ ਕਾਰਵਾਈਆਂ, ਤੇ ਭ੍ਰਿਸ਼ਟਾਚਾਰ ਨੇ ਪੂਰੀ ਕਰ ਦਿੱਤੀ ਹੈ ਬੇਰੁਜ਼ਗਾਰੀ ਨੂੰ ਦੂਰ ਕਰਨ ਲਈ ਸਭ ਤੋਂ ਜ਼ਰੂਰੀ ਗੱਲ ਦੇਸ਼ ਦੀ ਤੇਜ਼ੀ ਨਾਲ ਵੱਧ ਰਹੀ ਅਬਾਦੀ ਉੱਪਰ ਕਾਬੂ ਪਾਉਣਾ ਹੈ, ਆਰਥਿਕ ਵਿਕਾਸ ਲਈ ਵੱਧ ਤੋਂ ਵੱਧ ਕਿਰਤ-ਪ੍ਰਧਾਨ ਤਕਨੀਕਾਂ ਨੂੰ ਅਪਣਾਉਣਾ ਚਾਹੀਦਾ ਹੈ। ਖੇਤੀਬਾੜੀ ਤੇ ਉਦਯੋਗਾਂ ਦਾ ਤੇਜ਼ੀ ਨਾਲ ਵਿਕਾਸ ਕਰਨਾ ਅਤੇ ਲਘੂ ਤੇ ਕੁਟੀਰ ਉਦਯੋਗਾਂ ਨੂੰ ਉਤਸ਼ਾਹਿਤ ਕਰਨ ਲਈ ਪੁਖ਼ਤਾ ਕਦਮ ਉਠਾਉਣੇ ਚਾਹੀਦੇ ਹਨ, ਇਸ ਦੇ ਨਾਲ ਹੀ ਵਿੱਦਿਆ ਪ੍ਰਣਾਲੀ ਦਾ ਸੁਧਾਰ ਕਰਕੇ ਇਸ ਨੂੰ ਰੁਜ਼ਗਾਰ ਮੁਖੀ ਬਣਾਉਣਾ ਚਾਹੀਦਾ ਹੈ, ਇਸ ਤੋਂ ਇਲਾਵਾ ਕਿੱਤਾਕਾਰਾਂ ਤੇ ਕਾਮਿਆਂ ਵਿਚ ਗਤੀਸ਼ੀਲਤਾ ਦੀ ਰੁਚੀ ਪੈਦਾ ਕਰਨਾ, ਉਦਯੋਗਾਂ ਦੀ ਸਥਾਪਿਤ ਸ਼ਕਤੀ ਦਾ ਪੂਰਾ ਲਾਭ ਲੈਣਾ, ਉਦਯੋਗਾਂ ਦਾ ਵਿਕੇਂਦਰੀਕਰਨ, ਸਵੈ-ਰੁਜ਼ਗਾਰ ਨੂੰ ਉਤਸ਼ਾਹਿਤ ਕਰਨਾ, ਬੇਰੁਜ਼ਗਾਰੀ ਨੂੰ ਦੂਰ ਕਰਨ ਲਈ ਬਣੇ ਪ੍ਰੋਗਰਾਮਾਂ ਖ਼ਾਸ ਕਰਕੇ ਅਠਾਰਾਂ ਅਗਸਤ ਦੋ ਹਜ਼ਾਰ ਪੰਜ ਨੂੰ ਸੰਸਦ ਵਿੱਚ ਪਾਸ ਹੋਏ ਕੌਮੀ ਪੇਂਡੂ ਰੁਜ਼ਗਾਰ guarantee ਬਿੱਲ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨਾ ਤੇ ਭ੍ਰਿਸ਼ਟਾਚਾਰ ਦਾ ਖ਼ਾਤਮਾ ਕਰਨਾ ਬਹੁਤ ਜ਼ਰੂਰੀ ਹੈ।

ਨਵੇਂ ਰਸਤੇ ਖੁੱਲ੍ਹਣਗੇ ਅਤੇ ਪੜ੍ਹਿਆਂ-ਲਿਖਿਆਂ ਤੇ ਨਿਪੁੰਨ ਕਾਰੀਗਰਾਂ ਨੂੰ ਰੁਜ਼ਗਾਰ ਪ੍ਰਾਪਤ ਹੋਵੇਗਾ ਪੇਂਡੂ ਬੇਰੁਜ਼ਗਾਰੀ ਨੂੰ ਦੂਰ ਕਰਨ ਲਈ

ਰੁਜ਼ਗਾਰ ਦਫ਼ਤਰਾਂ ਦਾ ਜਾਲ ਵਿਛਾਉਣਾ ਚਾਹੀਦਾ ਹੈ, ਜਦੋਂ ਕੋਈ private firm fail ਹੋ ਜਾਵੇ, ਤਾਂ ਸਰਕਾਰ ਨੂੰ ਬੇਕਾਰਾਂ ਨੂੰ

ਜਿਸ ਨਾਲ ਬੇਰੁਜ਼ਗਾਰੀ ਵੱਧ ਰਹੀ ਹੈ, ਨਿੱਜੀ ਵਿੱਦਿਅਕ ਸੰਸਥਾਵਾਂ ਤੇ ਯੂਨੀਵਰਸਿਟੀਆਂ ਖੋਲ੍ਹ ਕੇ ਸਰਕਾਰ ਨੇ ਪੈਸੇ ਬਟੋਰ ਲੋਕ ਨੂੰ ਡਿਗਰੀਆਂ ਵੰਡਣ ਦਾ ਕੰਮ ਤਾਂ ਸੌਂਪ ਦਿੱਤਾ ਹੈ, ਪਰ ਰੁਜ਼ਗਾਰ ਦਾ ਕੋਈ ਪ੍ਰਬੰਧ ਕਰਨ ਲਈ ਠੋਸ ਕਦਮ ਨਹੀਂ ਚੁੱਕੇ ਜਾ ਰਹੇ ਹਨ, ਇਸੇ ਕਰਕੇ ਪੜੇ-ਲਿਖੇ ਨੌਜਵਾਨਾਂ ਵਿਚੋਂ ਬਹੁਤੇ ਵਿਹਲੇ ਫਿਰ ਰਹੇ ਹਨ, ਕਈਆਂ ਨੂੰ ਆਪਣੀ ਵਿੱਦਿਅਕ ਯੋਗਤਾ ਦੇ ਬਾਰੇ ਪਤਾ ਹੀ ਨਹੀਂ, ਧੰਨਵਾਦ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਮਨਪ੍ਰੀਤ ਸਿੰਘ ਏ ਤੇ ਬਾਲ ਕਹਾਣੀਆਂ ਦਾ ਘੋਲ ਬੁਲਬੁਲ ਅਤੇ ਅਮਰੂਦ ਚਿੜੀ ਅਤੇ ਕਾਂ ਸਬ ਤੋਂ ਖੁਸ਼ ਮਹਾਤਮਾ ਬੁੱਧ ਮਹਾ ਮੂਰਖ ਰੂਸੀ ਬਾਲ ਕਹਾਣੀ ਗੋਲ ਗੋਲ ਲੱਡੂ ਅਹ ਰੂਸੀ ਬਾਲ ਕਹਾਣੀ ਦੋਸਤੀ ਦਾ ਤਿਓਹਾਰ ਰੂਸੀ ਬਾਲ ਕਹਾਣੀ ਡੱਡੂ ਜਾਂਦੀ ਰੁੱਸ ਭਰੀ ਕਹਾਣੀ ਕੁਹਾੜੇ ਦਾ ਦਲੀਆ ਰੂਸੀ ਭਰੀ ਕਹਾਣੀ ਸੁਰੰਗ ਸਲੇਟੀ ਰੂਸੀ ਭਰੀ ਕਹਾਣੀ ਇਵਾਨ ਅਤੇ ਜਦੋ ਜਦੋ ਰੂਸੀ ਭਰੀ ਕਹਾਣੀ ਤਿਨਾ ਭਾਵਾਂ ਖਜਾਨਾ ਲੱਭਿਆ ਮੋਲਦਾਵੀ ਭਰੀ ਕਹਾਣੀ ਰਾਜਾ ਅਤੇ ਉਸਦੀਆਂ ਰਾਣੀਆਂ ਬਹਾਦਰ ਉਜਾਰੀਆਂ ਮੂਰਖਤਾ ਭਲੇ ਆਦਮੀ ਦਾ ਪਰਛਾਵਾਂ ਸੱਪ ਤੇ ਚੂਹਾ ਤੇ ਰਾਜਾ ਹਾਰ ਗਿਆ ਕਾਂ ਵਾਸਤੇ ਖ਼ਰਗੋਸ਼ ਤੰਤਰ ਸ਼ੇਰ ਨੂੰ ਜਿਓੰਦਾ ਕਰਨ ਵਾਲੇ ਚਾਰ ਦੋਸਤ

ਨੀਲਾ ਗਿੱਦੜ ਪਚੰਤਾਰੰਤ ਬੁੱਧੀਮਾਨ ਖਰਗੋਸ਼ ਮੂਰਖ ਹਾਥੀ ਧੋਖੇਬਾਜ਼ ਸ਼ੇਰ ਪਚੰਤਾਰੰਤ ਲਾਈਲਗ ਪਚੰਤਾਰੰਤ ਮੁਢਲੀ ਕਹਾਣੀ ਆਲਿਸ਼ ਲੇਲਾ ਬਗਦਾਦ ਦਾ ਉਸਦਾਗ ਅਲਿਫ਼ ਲੈਲਾ ਦੋ ਦੋਸਤ ਅਲਿਫ਼ ਲੇਲਾ ਰੱਬ ਦੇ ਰੰਗ ਅਲਿਫ਼ ਲੇਲਾ ਕਿਸਮਤ ਦੀ ਖੇਡ ਅਲਿਫ਼ ਲੇਲਾ ਕਰ ਵਾਪਸੀ ਰਾਵਿੰਦਰਾ ਨਾਥ ਟੈਗੋਰ ਬੱਚੇ ਦੀ ਵਾਪਸੀ ਰਾਵਿੰਦਰਾਂ ਨਾਥ ਟੈਗੋਰ ਰਾਵਿੰਦਰਾ ਨਾਥ ਟੈਗੋਰ ਠਾਠ ਬਾਬੂ ਰਾਵਿੰਦਰਾ ਨਾਥ ਟੈਗੋਰ ਤੋਂ ਉਤੇ ਦੀ ਪੜ੍ਹਾਈ ਰਾਵਿੰਦਰਾ ਨਾਥ ਟੈਗੋਰ ਬੁੱਢੇ ਦਾ ਭੂਤ ਰਾਵਿੰਦਰਾ ਨਾਥ ਟੈਗੋਰ ਰਾਵਿੰਦਰਾ ਨਾਥ ਟੈਗੋਰ ਡਾਕ ਬਾਬੂ ਕਹਾਣੀ ਦਾ ਕਾਫੀ ਰੂਪ ਕਾਬੂਲੀਵਾਲੀ ਕਹਾਣੀ ਦਾ ਕਾਫੀ ਰੂਪ ਸੁਨਹਿਰੀ ਹਥੋਰਨ ਕਰਮਾਤੀ ਸੁਰਾਹੀ ਹਥੋਰਨ ਡਾਕਟਰ ਦਾ ਉਤਰ ਦਾ ਬਜ਼ਾਰ ਲਿਓ ਨਿੱਕਾ ਪੰਛੀ ਲਿਆਓ ਸ਼ੇਰ ਦਾ ਸ਼ਿਕਾਰ ਮੁਨਸ਼ੀ ਪ੍ਰੇਮ ਚੰਦ ਗੁਬਾਰੇ ਅਹ ਅਤੇ ਚਿੰਤਾ ਮੁਨਸ਼ੀ ਪ੍ਰੇਮ ਚੰਦ ਦਰਗਾਹ ਕਾਫੀ ਰੂਪ ਮੁਨਸ਼ੀ ਪ੍ਰੇਮ ਚੰਦ ਗੁਲੀ ਡੰਡਾ ਮੁਨਸ਼ੀ ਪ੍ਰੇਮ ਚੰਦ ਰਾਮ ਲੇਲਾ ਮੁਨਸ਼ੀ ਪ੍ਰੇਮ ਚੰਦ ਵੱਡੇ ਭਾਈ ਸਾਬ ਮੁਨਸ਼ੀ ਪ੍ਰੇਮ ਚੰਦ ਦੇਥ ਦੇ ਪ੍ਰੇਰਤ ਪ੍ਰਸੰਗ ਹਰੀ ਕ੍ਰਿਸ਼ਨ ਮਾਇਲ ਜਦੋ ਮੈਨੂੰ ਕਾਂ ਚਿਬਰੇ ਹਰੀ ਕ੍ਰਿਸ਼ਨ ਮਾਇਰ ਦਹੀ ਵੀ ਕਦੇ ਗਰਮ ਕੀਤੇ ਹਰੀ ਕ੍ਰਿਸ਼ਨ ਮਾਇਰ ਬਾਲ ਸਿਹਤ ਵਰਤਮਾਨ ਚਿੱਟੀ ਹਰਿ ਕ੍ਰਿਸ਼ਨ ਮਾਇਰ ਜ਼ਿੰਦਗੀ ਦਾ ਤਜੁਰਬਾ ਕੁਲਬੀਰ ਸਿੰਘ ਸੂਰੀ

ਦੁੱਧ ਦੀਆ ਧਾਰਾ ਕੁਲਬੀਰ ਸਿੰਘ ਸੂਰੀ ਇਮਾਨਦਾਰੀ ਦਾ ਇਨਾਮ ਕੁਲਬੀਰ ਸਿੰਘ ਸੂਰੀ ਅੱਖਾਂ ਖੁਲ ਗਈਆ ਦਰਸ਼ਨ ਸਿੰਘ ਆਸੰਟ ਜਵਾਬ ਦਰਸ਼ਨ ਸਿੰਘ ਆਸੰਟ ਸੁਨੇਹਾ ਦਰਸ਼ਨ ਸਿੰਘ ਆਸੰਟ ਦਰ ਦਰਸ਼ਨ ਸਿੰਘ ਆਸੰਟ ਕਿਸਾਨ ਦਰਸ਼ਨ ਸਿੰਘ ਆਸੰਟ ਤੋਤੇ ਦੀ ਸਿਆਣਪ ਇਕਬਾਲ ਸਿੰਘ ਹਜ਼ਮਪੁਰਾ ਚਿੱਟਾ ਕੋਹਾਂ ਇਕਬਾਲ ਸਿੰਘ ਹਾਜ਼ਮਪੁਰਾ ਸ਼ਰਾਰਤੀ ਚੂਹਾ ਇਕ਼ਬਾਲ ਸਿੰਘ ਹਜ਼ਮ ਹਜ਼ਮਪੁਰ ਸਿਆਣੀ ਮੁਨੀ ਅਹ ਡਾਕਟਰ ਫ਼ਕੀਰ ਚੰਦ ਸ਼ੁਕਲਾ ਜਨਮਦਿਨ ਦੀ ਪਾਰਟੀ ਡਾਕਟਰ ਫ਼ਕੀਰ ਚੰਦ ਸ਼ੁਕਲਾ ਨਲਕਾ ਗੇਰਿਆ ਮਾਫੀ ਮਨਮੋਹਨ ਸਿੰਘ ਦਾਉ ਉੱਲੂ ਮੇਨੂ ਚੰਦ ਬੱਚੇ ਦੀ ਸਿਆਣਪ ਬਹਾਦਰ ਸਿੰਘ ਗੋਸਲ ਊਠ ਦੇ ਗੱਲ ਟਲੀ ਬਹਾਦਰ ਸਿੰਘ ਗੋਸਲ ਬਗਿਆੜ ਅਤੇ ਮਾਡਰਨ ਲੇਲਾ ਬਹਾਦਰ ਸਿੰਘ ਗੋਸਲ ਝੂਠਾ ਗਿੱਦੜ ਮਾਮਾ ਬਹਾਦਰ ਸਿੰਘ ਗੋਸਲ ਅੰਗੂਰ ਮਿੱਠੇ ਹਨ ਬਹਾਦਰ ਸਿੰਘ ਗੋਸਲ

ਗਿਲਹੇਰੀ ਦੇ ਬੱਚੇ ਓਂਕਾਰ ਸੂਦ ਸਰੂਦੀ ਬੱਚੇ ਓਂਕਾਰ ਸਦੂਰ ਓਂਕਾਰ ਏਕਤਾ ਜ਼ਿੰਦਾਬਾਦ ਓਂਕਾਰ ਸੂਦ ਸੰਕਟ ਦੀ ਘੜੀ ਓਂਕਾਰ ਸਦੂਰ ਆਖਰੀ ਇੱਛਾ ਓਂਕਾਰ ਸੂਦ ਨਸੀਅਤ ਓਂਕਾਰ ਸੂਦ ਮਾਸ਼ਕੀ ਅਹ ਤੇ ਮਲ ਓਂਕਾਰ ਸੂਦ ਪੰਛੀ ਵਣ ਦੀ ਏਕਤਾ ਓਂਕਾਰ ਸੂਦ ਮੰਦੇ ਬੋਲਾ ਕਰਕੇ ਓਂਕਾਰ ਸੂਦ ਦੋਸਤੀ ਓਂਕਾਰ ਸੂਦ ਬਹੁਤ ਵੱਡੀ ਗ਼ਲਤੀ ਓਂਕਾਰ ਸੂਦ ਦੀਆ ਕਹਾਣੀਆਂ ਤੇ ਸ਼ੇਰ ਇਸਬ ਦੀ ਕਹਾਣੀ ਆਦਮੀ ਅਤੇ ਸੱਪ ਇਸਬ ਦੀ ਕਹਾਣੀ ਕੁੱਕੜ ਅਤੇ ਲੂੰਬੜ ਇਸਬ ਦੀ ਕਹਾਣੀ ਲੂੰਬੜ ਅਤੇ ਮਕੋਹਟਾ ਇਸਬ ਦੀ ਕਹਾਣੀ ਮਛੇਰਾ ਅਤੇ ਛੋਟੀ ਮੱਛਰੀ ਇਸਬ ਦੀ ਕਹਾਣੀ ਲੋਕ ਬਾਲ ਕਹਾਣੀਆਂ ਚੰਦ ਦਾ ਬੂਟਾ ਜਾਪਾਨੀ ਲੋਕ ਉਸਤਾਦ ਆਦਤਾਂ ਤੋਂ ਨਸਲ ਦਾ ਪਤਾ ਲਗਦਾ ਸਫੇਦ ਹੰਸ ਸਬ ਤੋਂ ਚੰਗਾ ਅੰਗ ਸੁਨਹਿਰੀ ਗਿਲਹੇਰੀ ਸੁਨਹਿਰੀ ਧਾਗਾ ਸੁਨਹਿਰੀ ਮੱਛੀ, ਕਾਜੀ ਦਾ ਫੈਸਲਾ, ਚਲਾਕ ਖ਼ਰਗੋਸ਼, ਚੂਹਾ ਅਤੇ ਕਾਂ ਜੋ ਬੀਜੋਗੇ ਓਹੀ ਖਾਓਗੇ ਦੋਸਤੀ ਦੀਆ ਜੰਜੀਰਾਂ ਬਾਰਹ ਮੇਹਨਤੀ ਦੀ ਕਮਾਈ, ਮਾਈ ਦੀ ਸਿਆਣਪ ਮਰੋਜਕੇ, ਲੇਲਾ ਦੀ ਸਿਆਣਪ ਕਿਸੀ ਦੀ ਰੀਸ ਨਾ ਕਰੋ ਬਾਲਕ ਤੇ ਸਿੱਕਾ ਏਕਾ ਤੇ ਬਰਕਤ ਸੂਰਜ ਨਵਾਂ ਸੁਦਾਗਰ ਦਾ ਤਰਕ ਬੁੱਧੀਮਾਨ ਆਦਮੀ ਰੁੱਖ ਉਗਣ ਦੀ ਕਥਾ ਲਾਲਚੀ ਮੁਸਾਫ਼ਰ ਦੋਸਤ ਕਿਸਾਨ ਦੀ ਸਿਆਣਪ ਗਰੀਬ ਆਦਮੀ ਅਤੇ ਸੁਰਬੀਰ ਦੇ ਤਿੰਨ ਅਨਾਰਜਾਦੂ ਦੀ ਹੱਡੀ ਜਾਦੂ ਦੀ ਹਾਂਡੀ ਢੋਲ ਅਤੇ ਨੇ ਖੋਲੀ ਪੋਲ ਧੋਖੇਬਾਜ਼ ਮਿੱਤਰ ਰਾਜਕੁਮਾਰੀ ਰਾਜਾ ਅਤੇ ਸ਼ਿਕਾਰੀ ਲਾਲਚ ਲੈ ਡੁਬਾ ਚਿੜੀ ਦਾ ਤੋਹਫ਼ਾ, ਚੁਸਤ ਲੜਕੀ, ਬੁੱਧੀਮਾਨ ਸੈਨਾਪਤੀ, ਮਕਰ ਗਿੱਦੜ, ਚੂਹੇ ਦੀ ਵਜਗਈ, ਰਾਜਸਥਾਨੀ ਲੋਕ ਕਥਾ, ਦੋ ਭੈਣਾਂ, ਰਾਜਸਥਾਨੀ ਲੋਕ ਕਥਾ ਕਾਣਾ ਪਿੰਡਾਂ ਰਾਜਸਥਾਨ ਲੋਕ ਕਥਾ ਕੰਜੂਸ ਜੋਧਾ ਰਾਜਸਥਾਨੀ ਲੋਕ ਕਥਾ ਮੋਰ ਦਾ ਨਿਆਂ ਰਾਜਸਥਾਨੀ ਲੋਕ ਕਥਾ ਅਨੋਖਾ ਦਰਸਤ ਰਾਜਸਥਾਨ ਲੋਕ ਕਥਾ ਚਲ ਮੇਰੀ ਢੋਲਕ ਰਾਜਸਥਾਨ ਲੋਕ ਕਥਾ ਚਿੜੀ ਦੀ ਕਰਾਮਤ ਰਾਜਸਥਾਨ ਲੋਕ ਕਥਾ ਅਕਬਰ ਬੀਰਬਲ ਅਤੇ ਕ ਕਿਸੇ ਕਹਾਣੀਆਂ ਚਲਾਕ ਨਾਈ ਤੇ ਬੀਰਬਲ ਅਸਲੀ ਤੇ ਨਕਲੀ ਆਲਸੀ ਅਕਬਰ ਦੀ ਕਹਾਣੀ ਬਾਦਸ਼ਾਹ ਦਿਹਾੜੀ ਮੁਖਦਰ ਬਹਾਦਰ ਪਿਆਰਾ ਸਿੰਘ ਦਾਤਾ ਸਿਆਣਾ ਕੌਣ ਪਿਆਰਾ ਸਿੰਘ ਦਾਤਾ ਧਰਤੀ ਦਾ ਕੇਂਦਰ ਪਿਆਰਾ ਸਿੰਘ ਦਾਤਾ ਗਦਾ ਕੌਣ ਪਿਆਰਾ ਸਿੰਘ ਦਾਤਾ ਅਣਖੀ ਮਨੁੱਖ ਪਿਆਰ ਪਿਆਰਾ ਸਿੰਘ ਦਾਤਾ ਮੂਰਖਾ ਦਾ ਟੱਬਰ ਪਿਆਰਾ ਸਿੰਘ ਦਾਤਾ ਮੋਤੀਆਂ ਦੀ ਖੇਤੀ ਪਿਆਰਾ ਸਿੰਘ ਦਾਤਾ ਸਾਹਾ ਪਿਆਰਾ ਸਿੰਘ ਦਾਤਾ ਆਹ ਤੋਹਫ਼ਾ ਪਿਆਰਾ ਸਿੰਘ ਦਾਤਾ ਕੁੱਤਾ ਕੌਣ ਪਿਆਰ ਸਿੰਘ ਦਾਤਾ ਠੰਡ ਦਾ ਇਲਾਜ ਪਿਆਰ ਸਿੰਘ ਦਾਤਾ ਦੋਹੀਂ ਜਹਾਨੀਆਂ ਜੁੱਤੀਆਂ ਪਿਆਰਾ ਸਿੰਘ ਦਾਤਾ ਨਵੇਂ ਮਕਾਨ ਦੀ ਚਿੱਠ ਪਿਆਰ ਸਿੰਘ ਦਾਤਾ ਅਕਲ ਪਿਆਰ ਸਿੰਘ ਦਾਤਾ ਸੁਪਨਾ ਪਿਆਰ ਸਿੰਘ ਦਾਤਾ ਸੁੰਦਰ ਦਸਤਾਰ ਪਿਆਰ ਸਿੰਘ ਦਾਤਾ ਜ਼ਿੰਦਾ ਰੂਹਾਂ ਪੁੱਤਰ ਪਿਆਰ ਸਿੰਘ ਦਾਤਾ ਜਾਗੀਰ ਦਾ ਲਾਰਾ ਪਿਆਰ ਸਿੰਘ ਦਾਤਾ ਮੂਰਖ ਨਾਲ ਵਿਆਹ ਪਿਆਰਾ ਸਿੰਘ ਦਾਤਾ ਕੁਕ ਰਕ ਰੂੰ ਪਿਆਰਾ ਸਿੰਘ ਦਾਤਾ ਹੀਰਿਆਂ ਦੀ ਚੋਰੀ ਪਿਆਰਾ ਸਿੰਘ ਦਾਤਾ ਨੌਕਰ ਕਿਸਦਾ ਪਿਆਰਾ ਸਿੰਘ ਦਾਤਾ ਬਾਦਸ਼ਾਹੀਆਂ ਦੀ ਵੰਢ ਪਿਆਰਾ ਸਿੰਘ ਦਾਤਾ ਨੌਕਰ ਕਿਸ ਪਿਆਰਾ ਸਿੰਘ ਦਾਤਾ ਦਹੁਦਾਨ ਕੁਲਬੀਰ ਸੂਰੀ ਦਿਖਾਵਾ ਕੁਲਬੀਰ ਸਿੰਘ ਦਾਸਾ ਜਾਦੂ ਦੇ ਗੋਲਿਆਂ ਕੁਲਬੀਰ ਸਿੰਘ ਸੂਰੀ ਦੁੱਧ ਦੀਆ ਧਾਰਾ ਕੁਲਬੀਰ ਸਿੰਘ ਧੂਰੀ ਇਮਾਨਦਾਰੀ ਦਾ ਇਕਬਾਲ ਕੁਲਬੀਰ ਸਿੰਘ ਧੂਰੀ ਅੱਖਾਂ ਖੁਲ ਗਈਆ ਦਰਸ਼ਨ ਕੁਲਬੀਰ ਸਿੰਘ ਧੂਰੀ ਜਵਾਨ ਦਰਸ਼ਨ ਸਿੰਘ ਆਸਠ ਸੁਨੇਹਾ ਦਰਸ਼ਨ ਜੜ ਸਿੰਘ ਆਸਠ ਜੜ ਦਰਸ਼ਨ ਸਿੰਘ ਆਸਠ ਸਤਰੰਗੀ ਤਿਤਲੀ ਦੇ ਕਿਸਾਨ ਦਰਸ਼ਨ ਸਿੰਘ ਆਸਠ ਤੋਤੇ ਦੀ ਸਿਆਣਪ ਇਕਬਾਲ ਸਿੰਘ ਹਜ਼ਮਪੁਰਾ ਚਿੱਟਾ ਹੋਇਆ ਇਕਬਾਲ ਸਿੰਘ ਹਜ਼ਮਪੁਰਾ ਸਰਾਰਤੀ ਚੂਹਾ ਇਕਬਾਲ ਸਿੰਘ ਹਜ਼ਮਪੁਰਾ

ਬੱਚੇ ਦੀ ਸਿਆਣਪ ਬਹਾਦਰ ਸਿੰਘ ਗੋਸਲ ਊਠ ਦੀ ਗਲੀ ਟਲ ਬਹਾਦਰ ਸਿੰਘ ਗੋਸਲ ਬਘਿਆੜ ਤੇ ਮੋਡਰਨ ਲੇਲਾ ਬਹਾਦਰ ਸਿੰਘ ਗੋਸਲ ਝੂਠਾ ਗਿੱਦੜ ਮਾਮਾ ਬਹਾਦਰ ਸਿੰਘ ਗੋਸਲ ਅੰਗੂਠੇ ਮਿੱਠੇ ਨਾਲ ਬਹਾਦਰ ਸਿੰਘ ਗੋਸਲ ਪੰਛੀ ਭਲਾਈ ਸਭਾ ਬਹਾਦਰ ਸਿੰਘ ਗੋਸਲ ਮਿੰਨੀ ਕਹਾਣੀਆਂ ਬਹਾਦਰ ਸਿੰਘ ਗੋਸਲ ਅੰਨ੍ਹਾ ਓਂਕਾਰ ਤੇ ਸ਼ੇਰ ਇਸਬ ਦੀ ਕਹਾਣੀ ਆਦਮੀ ਅਤੇ ਸੱਪ ਇਸਬ ਦੀ ਕਹਾਣੀ ਕੁੱਕੜ ਤੇ ਲੂੰਬੜ ਇਸਬ ਦੀ ਕਹਾਣੀ ਲੂੰਬੜ ਤੇ ਮਖੌਟਾ ਇਸਬ ਦੀ ਕਹਾਣੀ ਸਤਿ ਸ਼੍ਰੀ ਅਕਾਲ ਜੀ ਧੰਨਵਾਦ।